ਤੇ ਬਾਕੀ ਏੱਥੋਂ ਤੁਹਾਨੂੰ ਫੈਵੀਕੋਲ ਵੀ ਮਿਲੂਗੀ ਨਾਮ ਹੈਗਾ ਹੈ ਸ਼ੌਪ ਦਾ ਰਾਘਵ ਪਲਾਈਵੁੱਡ ।

ਆ ਤੁਸੀਂ ਫੋਟੋ ਚ ਜਿਹੜਾ ਵਿਊ ਦੇਖਦੇ ਪਏ ਆ ਇੱਕ ਜੰਗਲ ਦਾ ਹੈਗਾ ਆ। ਬਹੁਤ ਹੀ ਸੋਹਣਾ ਜੰਗਲ ਆ।

ਇਹ ਜਿਹੜਾ ਤੁਸੀਂ ਫੋਟੋ ਦੇ ਵਿੱਚ ਨਾ ਵਿਊ ਦੇਖਦੇ ਪਏ ਹੈਗਾ ਇੱਕ ਪੈਲਸ ਦਾ ਦੇਖ ਸਕਦੇ ਪੈਲਸ ਦਾ ਜਿਹੜਾ ਮਾਹੌਲ ਆ ਨਾ ਬੜਾ ਵਧੀਆ ਹੈਗਾ। ਅੰਦਰ ਦੇਖ ਸਕਦੇ ਆ ਡੈਕੋਰੇਸ਼ਨ ਕੀਤੀ ਆ ਬੜੀ ਸੋਹਣੀ।

ਪੋਕੋ ਦਾ ਮੋਬਾਇਲ ਆਈਫੋਨ ਲੈਣਾ ਕੋਈ ਵੀ ਲੈਣਾ ਤੁਹਾਨੂੰ ਮਿਲ ਜਾਊਗਾ।

ਇਹ ਹੋਟਲ ਆ ਜਿਹੜਾ ਬਹੁਤ ਹੀ ਵਧੀਆ ਵੀ ਹੈਗਾ ਇਹਦਾ ਡੈਕੋਰੇਸ਼ਨ ਵਧੀਆ ਆ ਇਹਦੇ ਅੰਦਰ ਦਾ ਜਿਹੜਾ ਖਾਣਾ ਆ ਬੜਾ ਵਧੀਆ ਤੇ ਸਵਾਦ ਆ।

ਪਲਾਸ ਪਏ ਆ ਪੇਚਕਸ ਪਏ ਆ ਹੱਥੋੜੀਆਂ ਪਈਆਂ ਆ ਤੇਲ ਦੀ ਕੂਪੀ ਪਈ ਆ ਕਟਰ ਵੀ ਪਿਆ ਆ।

ਇਸ ਫੋਟੋ ਵਿੱਚ ਜਿਹੜਾ ਤੁਹੀ ਵਿਊ ਦੇਖਣ ਦੇ ਨਾ ਹੈਗਾ ਐ ਇੱਕ ਮੰਦਰ ਦਾ ਦੇਖ ਸਕਦੇ ਆ ਮੰਦਰ ਬੜਾ ਪੁਰਾਣਾ ਬਣਿਆ ਤੇ ਡਿਜ਼ਾਈਨ ਬੜਾ ਸੋਹਣਾ ਵੀ ਬਣਾਇਆ ਆ।

ਤੇ ਇੱਥੇ ਦੇਖ ਸਕਦੇ ਆ ਕਾਫੀ ਭੀੜ ਪਾਈ ਹੋਈ ਆ ਲੋਕਾਂ ਨੇ ਕਿਉਂਕਿ ਲੋਕੀ ਕੈਸ਼ ਕਢਾਣ ਲਈ ਗਏ ਹੋਏ ਆ।

ਤੇ ਇਸ ਪਿਚਰ ਵਿੱਚ ਦੇਖ ਸਕਦੇ ਆਂ ਇੱਕ ਸ਼ੋਪ ਦਾ ਵਿਊ ਨਜ਼ਰ ਆਉਂਡਿਆਂ ਸ਼ੋਪ ਹੈਗੀ ਆਈਸਕ੍ਰੀਮ ਦੀ।

ਤੇ ਇਥੇ ਦਾ ਵਾਤਾਵਰਨ ਵਧੀਆ ਇਥੇ ਤੁਸੀਂ ਘੁੰਮਣ ਲਈ ਵੀ ਜਾ ਸਕਦਾ ਜਿਵੇਂ ਸ਼ਹਿਰ ਸਵੇਰੇ ਸੈਰ ਲਈ ਸ਼ਾਮੀ ਸੈਰ ਲਈ।

ਤੇ ਦੇਖ ਸਕਦੇ ਹਾਂ ਇੱਕ ਪਾਸੇ ਖਾਣ ਪੀਣ ਦੇ ਸਟਾਲ ਲੱਗੇ ਹੋਇਆ ਕੌਫੀ ਵਗੈਰਾ ਲੱਗੀ ਆ ਕੋਲਡ ਡਰਿੰਕ ਹੋਰ ਵੀ ਖਾਣ ਪੀਣ ਦਾ ਫਾਸਟਫੂਡ ਲੱਗਿਆ --

ਇੱਥੇ ਸੀ_ਐਨ_ਜੀ ਗੈਸ ਵੀ ਗੱਡੀਆਂ 'ਚ ਭਰੀ ਜਾਂਦੀ ਆ ਅਗਰ ਤੁਸੀਂ ਇੱਥੇ ਸੀ_ਐਨ_ਜੀ ਗੈਸ ਭਰਵਾਣੀ ਆ ਭਰਾ ਸਕਦੇ ਆਂ।

ਇਸ ਫੋਟੋ ਵਿੱਚ ਜਿਹੜਾ ਵਿਊ ਨਜ਼ਰ ਆਉਂਦਾ ਦੇਖ ਸਕਦੇ ਇੱਕ ਮੰਦਿਰ ਦਾ ਹੈਗਾ ਇਥੇ ਪ੍ਰੋਗਰਾਮ ਚਲਦਾ ਪਿਆ ਆ।

ਤੇ ਚਾਂਦਨਿਆਂ ਵਗੈਰਾ ਵੀ ਲਾਈਆਂ ਹੋਈ ਆਂ ਹੈਂ ਇੱਥੇ ਦੇਖ ਸਕਦੇਆ ਜੇਹੜੇ ਕਾਫੀ ਸਾਰੇ ਲੋਕੱਕੀ ਹੈਗੇ ਆ ਜੇਹੜੇ ਸ਼ਰਧਾਲੂ ਆ ਮੱਤਥਾ ਟੇਕਦੇ ਹੋਏ ਨਜਰ ਵੀ ਆਂਦੇ ਆ ਪੂਜਾ ਪਾਠ ਵੀ ਕਰਦੇ ਹੋਏ ਨਜ਼ਰ ਆ ਰਹੇ ਹਾਂ।

ਕਿਸੇ ਵੀ ਚੀਜ਼ ਲੈਣੀ ਆ ਮਤਲਬ ਇਥੇ ਤੁਸੀਂ ਵਿਜਿਟ ਕਰ ਸਕਦੇ ਤਾਂ ਤੁਹਾਨੂੰ ਹਰ ਇੱਕ ਤਰਾਂ ਦਾ ਟਾਇਰ ਮਿਲੂਗਾ ਵਧੀਆ ਵੀ ਹੋਊਗਾ ਚਲੂਗਾ ਵੀ ਜਿਆਦਾ ਦੇਰ ਹੰਡੂਗਾ ਵੀ ਤੇ ਰੇਟ ਵੀ ਸਹੀ ਹੋਊਗਾ।

ਤੇ ਇੱਥੇ ਤੁਹਾਨੂੰ ਨਜ਼ਰ ਦੀਆਂ ਐਨਕਾਂ ਜਿਹੜੀਆਂ ਤੁਹੀ ਬਣਵਾ ਸਕਦੇ ਆ ਤੇ ਜੇ ਤੁਸੀਂ ਦੂਜੀਆਂ ਵੀ ਐਨਕਾਂ ਲੈਣੀਆਂ ਏ ਆ ਫੈਂਸੀ ਉਹ ਵੀ ਮਿਲ ਜੂਗੀਆਂ।

ਤੇ ਇਹਦਾ ਦੁਕਾਨ ਦਾ ਨਾਮ ਹੈਗਾ ਹੈ ਫੈਮਿਨਾ ਫੈਸ਼ਨ ਸ਼ੌਪ । ਇਹ ਹੈਗੀ ਹੈ ਜਯੋਤੀ ਚੌਂਕ ਜਲੰਧਰ ਚ।